ਇਹ ਇੱਕ ਗਰੋਸਰੀ ਸ਼ੌਪ ਏ ਆ ਇਸ ਦੇ ਵਿੱਚ ਜਿਹੜੇ ਆ ਸਾਹਮਣੇ ਆਹ ਜੋ ਪੈਕ ਪਏ ਆ ਪੋਪਕੋਰਨ ਦੇ ਸੇਵੀਆਂ ਦੇ--

ਔਰ ਵਾਈਟ ਕਲਰ ਦੀਆਂ ਵਿੱਚ ਲਾਈਨਾਂ ਵੀ ਨਜ਼ਰ ਆ ਰਹੀਆਂ ਵਾ ਔਰ ਉਤੋਂ ਅੱਗੇ ਜਿਹੜਾ ਹੈਗਾ ਵਾ ਗਰੀਨਰੀ ਵੀ ਨਜ਼ਰ ਆ ਰਹੀ ਆ।

ਤੇ ਸਾਹਮਣੇ ਜਿਹੜੀਆਂ ਬੋਰੀਆਂ ਨਜ਼ਰ ਆ ਰਹੀਆਂ ਵਾ ਮੰਦਿਰ ਦਾ ਦ੍ਰਿਸ਼ ਆ ਔਰ ਇੱਕ ਵਾਈਟ ਕਲਰ ਦਾ ਜਿਹੜਾ ਵਾ ਉਹ ਟਰੱਕ ਖੜਾ ਆ।

ਔਰ ਫਰੰਟ ਦੇ ਜਿਹੜੇ ਹੈਗੇ ਗ੍ਰੇਯ ਵਾਈਟ ਤੇ ਕਲਰ ਦੇ ਪੱਥਰ ਨਜ਼ਰ ਆ ਰਹੇ ਆ ਥੋੜਾ ਵਿੱਚ ਬਲੈਕ ਪੱਥਰ ਵੀ ਨਜ਼ਰ ਆ ਰਿਹਾ ਵਾ।

ਔਰ ਅ ਖੱਬੇ ਪਾਸੇ ਜਿਹੜਾ ਇੱਕ ਫਰੰਟ ਤੇ ਘੜਾ ਪਿਆ ਹੋਇਆ ਵਾ ਔਰ ਸੱਜੇ ਪਾਸੇ ਜਿਹੜੀ ਇੱਕ ਬਲੈਕ ਕਲਰ ਦੀ ਚੇਅਰ ਪਈ ਹੋਈ ਆ।

ਔਰ ਸਾਹਮਣੇ ਜਿਹੜੀ ਆਲੇ ਦੁਆਲੇ ਜਿਹੜੀ ਆ ਬਹੁਤ ਸੋਹਣਾ ਗਰੀਨਰੀ ਦੇ ਨਾਲ ਇਹਨਾਂ ਨੇ ਸਜਾਇਆ ਹੋਇਆ ਵਾ।

ਸਾਰੇ ਬੱਚੇ ਜਿਹੜੇਆ ਉੱਧਰ ਨੂੰ ਸ਼ੀਸ਼ੇ ਵੱਲ ਨੂੰ ਮੂੰਹ ਕਰਕੇ ਖੜੇਆ ਔਰ ਊਪਰ ਜਿਹੜੇ ਆ ਦੀ ਤਿੰਨ ਪੱਖੇ ਨਜ਼ਰ ਆ ਰਹੇ ਆ।

ਔਰ ਸਾਹਮਣੇ ਜਿਹੜਾ ਹੈਗਾ ਕੁਝ ਬਿਲਡਿੰਗ ਵੀ ਨਜ਼ਰ ਆ ਰਹੀ ਆ ਇਹ ਉੱਚੀ ਜਗ੍ਹਾ ਤੋਂ ਜਿਵੇਂ ਫੋਟੋ ਲਈ ਗਈ ਆ ਉਹ ਸਾਹਮਣੇ ਜਿਹੜੀ ਬਿਲਡਿੰਗ ਉਹ ਵੀ ਨਜ਼ਰ ਆ ਰਹੀ ਆ।

ਤੇ ਟਰੈਕਟਰ ਤੇ ਜਿਹੜਾ ਬੰਦਾ ਬੈਠਾ ਉਸਨੇ ਬਲੈਕ ਕਲਰ ਦੀ ਟੀ ਸ਼ਰਟ ਔਰ ਵਾਈਟ ਕਲਰ ਦਾ ਜਿਹੜੀ ਪੱਗ ਬੰਨੀ ਹੋਈ ਹੈ।

ਔਰ ਉਪਰ ਜਿਹੜੀਆਂ ਵਾ ਉਹ ਰਜਾਈਆਂ ਜਾ ਚਾਦਰ ਆ ਉਹ ਵੀ ਪਈਆਂ ਹੋਈਆਂ ਪੈਕ ਹੋਈਆਂ ਵਾ ਔਰ ਇਥੇ ਵਾਈਟ ਕਲਰ ਜਿਹੜੇ ਕੱਪ ਪਏ ਹੋਏ ਉਹ ਵੀ ਨਜ਼ਰ ਆ ਰਹੇ ਆ।

ਔਰ ਇੱਥੇ ਜਿਹੜਾ ਇੱਕ ਜਿਹੜੇ ਤਿੰਨ ਬਾਕਸ ਰੋਟੀ ਵਾਲੇ ਡੱਬੇ ਉਹ ਵੀ ਨਜ਼ਰ ਆ ਰਹੇ ਆ।

ਔਰ ਇੱਸ ਲੋਹੇ ਦੀ ਚੱਦਰ ਬਣੀ ਹੋਈ ਹੈ ਜਿੱਸ ਤੇ ਬੱਚਾ ਊਪਰ ਖੇਡ ਰਿਹਾ ਯਾ।

ਏਹ ਇੱਕ ਖਾਣ ਪੀਣ ਵਾਲੀਯਾਂ ਚੀਜਾਂ ਦਾ ਬੋਰਡ ਲੱਗਾ ਹੋਇਆ ਯਾ ਔਰ ਬੋਰਡ ਤੇ ਜੇਹੜੇ ਆ ਓਸਦੇ ਵਿੱਚ ਫੋਨ ਨੰਬਰ ਵੀ ਲਿਖੇ ਹੋਏ ਆ।

ਔਰ ਸੱਜ ਖੱਬੇ ਪਾਸੇ ਜਿਹੜੀਆਂ ਹੈਗੀਆਂ ਉਹ ਪੌੜੀਆਂ ਚੜੀ ਸ਼ੇਪ ਵੀ ਨਜ਼ਰ ਆ ਰਹੀ--

ਔਰ ਉਸ ਨੇ ਇੱਕ ਨੇ ਵਾਈਟ ਔਰ ਗ੍ਰੇਯ ਕਲਰ ਦੇ ਜਿਹੜੇ ਕੱਪੜੇ ਜਿਹੜੇ ਉਹਨਾਂ ਨੇ ਨਜ਼ਰ ਆ ਰਹੇ ਆ।

ਔਰ ਇੱਥੇ ਜੇਹੜੀ ਆ ਮਿਰਰ ਦੇ ਵਿਚੋਂ ਦੀ ਇੱਕ ਲੜਕੀ ਨਜ਼ਰ ਆ ਰਹੀ ਹੈ ਖੱਬੇ ਪਾੱਸੇ ਔਰ ਕਾਫੀ ਸਾਰਿਆਂ ਮਸ਼ੀਨਾਂ ਜੇਹੜੀਆਂ ਵਾਂ ਓਹ ਸੱਜੇ ਖੱਬੇ ਜੇਹੜੀਆਂ ਫਰੰਟ ਤੇ ਓਹ ਪਈਆਂ ਹੋਇਆਂ ਯਾਂ।

ਔਰ ਸਾਹਮਣੇ ਜਿਹੜਾ ਕਾਫੀ ਕੁਛ ਜਿਹੜਾ ਸਮਾਨ ਓਹ ਖਿੱਲਰਿਆ ਨਜਰ ਆ ਰਿਹਾ ਵਾ ਔਰ ਸਾਹਮਣੇ ਇੱਕ ਪਾਇਪ ਪਈ ਆ।